ਖ਼ੁਸ਼ ਹੁੰਦੇ ਹੈ ਨਾ ਉਰੇ ਆਕੇ ਜਿਵੇ ਫ਼ੇਰ ਹੁਣ ਕੋਈ function ਹੁੰਦਾ ਸਾਡੇ ਜਦੋਂ ਮਤਲਬ ਕੇ ਕਿਸੇ ਨੇ guest ਨੇ ਆਣਾ function ਕਰਦੇ ਹੈ ਸਾਡੇ ਗਿੱਧਾ ਪਾਉਣੇ ਹੈ ਭੰਗੜਾ ਪਾਉਦੇ ਹੈ ਤੇ ਉਹ ਮਤਲਬ ਕੇ ਜਿਹੜੇ guest ਹੁੰਦੇ ਨਾ ਉਹ ਵੀ ਐਨੇ ਖ਼ੁਸ਼ ਜਿਵੇਂ ਅੰਗਰੇਜ ਹੁੰਦੇ ਨਾ ਉਹ ਵੀ ਖ਼ੁਸ਼ ਹੋਕੇ ਨਾ ਮਤਲਬ ਕੇ ਨੱਚਣ ਲੱਗ ਜਾਂਦੇ ਹੈ ਹਰੇਕ ਨਾਲ ਅੱਛਾ ਤੁਹਾਡੇ ਬਾਹਰੋ ਵੀ ਅੰਗਰੇਜ ਆਉਦੇ ਨੇ ਮਤਲਬ ਕੀ ਕਿਹੜੀ ਕਿਹੜੀ country ਤੋਂ ਆਉਦੇ ਨੇ ਤੁਹਾਡੇ ਅੰਗਰੇਜ

Dubai ਹੋ ਗਿਆ ਇਹ ਜੀਆਂ ਕੰਨਟਰੀਆਂ ਤੋ ਆਂਦੇ ਐ ਠੀਕ ਆ ਹੁਣ ਜਿਵੇਂ ਤੁਹਾਨੂੰ ਬਾਹਰੋ order ਵੀ ਆਉਦੇ ਹਾਂ ਬਹਾਰੋ ਦੇਖਣ ਵਾਸਤੇ ਵੀ ਆਉਦੇ ਆ ਹਨਾ ਜਿਵੇਂ ਹੁਣ ਤੁਸੀਂ ਚੰਡੀਗੜ੍ਹ ਜਾਂਦੇ ਹੋ ਚੰਡੀਗੜ੍ਹ ਵੀ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਲੋਕ ਮਿਲਦੇ ਹੋਣਗੇ ਉਹ ਵੀ ਜਿਸ ਹਿਸਾਬ ਨਾਲ ਤੁਹਾਡਾ ਸਮਾਨ ਦੇਖਦੇ ਹੋਣੇ ਹਾਂ ਫ਼ੇਰ ਉਹ ਵੀ ਤੁਹਾਨੂੰ order ਦਿੰਦੇ ਹੋਣਗੇ ਹਨਾ ਵੀ ਮਤਲਬ ਤੁਹਾਡੀ ਵੀ ਕਹਿੰਦੇ ਹੋਣਗੇ ਵੀ ਸਮਾਨ ਬਹੁਤ ਵਧੀਆ ਬਣਾਇਆ ਹਨਾ ਜਿਵੇਂ ਤੁਸੀਂ ਕਹਿ ਰਹੇ ਸੀਗੇ cushion ਹੋ ਗਏ ਸਟੋਲਾ ਹੋ ਗਈਆਂ runner mate ਹੋ ਗਏ ਹਾਂ ਦੁਪੱਟੇ ਹੋ ਗਏ ਜਿਵੇਂ sixty eight ਹੈਨਾ ਇੱਕ ਵਾਰ ਤਾਂ ਕਹਿੰਦੇ ਹਾਂ sixty eight ਦੁਪੱਟੇ ਦੀ ਖਾਸੀ ਖਾਸੀਅਤ ਆ ਸਾਇਦ ਇਹ ਤੁਹਾਨੂੰ ਕਾਫ਼ੀ order ਆਉਦਾ ਹਉਗਾ and ਜਿਹਦੇ ਵਿੱਚ sixty eight color ਪੈਂਦੇ ਨੇ ਹਨਾ

ਇਹ ਕਿਹੜੀ country ਦੇ ਨੇ

ਅੱਛਾ ਪੇਸਲਾ ਜਾਣੀ ਕੀ ਇਹਨਾ ਦਾ ਨਾਮ ਚਲੋਂ ਆ ਜਿਵੇਂ ਹੁਣ ਤੁਸੀਂ ਦੱਸ ਰਹੇ ਸੀ ਸਾਨੂੰ ਕ੍ਰਿਸ਼ਨਾ ਨਾਮ ਦੀ ਇੱਕ ladies ਦਾ ਵੀ ਬਾਹਰੋ Canada ਦੀ country ਤੋਂ ਨਾ ਫ਼ੇਰ ਵੀ ਉਹਨਾ ਨੂੰ ਐਡੀ ਦੂਰ ਤੋਂ ਮਤਲਬ ਕੀ ਉਹ ਤੁਹਾਡੇ ਕਦੀ NGO ਚ ਆਏ ਨੇ ਹਾਂ ਸਾਡੇ ਕੋਲ ਆਏ ਹੈ ਉਹ ਉਹ ਮਤਲਬ ਕੀ ਆਏ ਸੀ ਦੇਖਣ ਵਾਸਤੇ ਹੀ ਆਏ ਸੀ ਫ਼ੇਰ ਉਹਨਾ ਨੂੰ ਪਤਾ ਲੱਗਿਆ ਇੱਥੇ ਆ ਕੁੱਛ ਬਣਦਾ ਉਹ ਫ਼ੇਰ ਸਾਨੂੰ order ਦੇਕੇ ਗਏ ਉਹਨਾ ਨੇ ਸਾਡੇ ਕੋਲ ਪਰਾਂਦੀਆਂ ਵੀ ਬਣਵਾਈਆਂ ਸੀ

ਪਰਾਂਦੀਆਂ ਮਤਲਬ ਕੀ ਫੁਲਕਾਰੀ ਵਾਲੀਆਂ ਵਿੱਚੋ ਜਿਵੇਂ ਕਾਲੀਆਂ ਪਰਾਂਦੀਆਂ ਨਹੀ ਹੁੰਦੀਆਂ ਹੁਣ ਵਿੱਚ ਥੱਲੇ ਕੁੱਛ ਲਾਣਾ ਲੱਡੂ ਜ਼ੇ ਲਵਾਕੇ ਲਾਏ ਸੀ ਫ਼ੇਰ ਉਹਨਾ ਨੇ ਸਾਡੇ ਕੋਲ well vet ਦੀਆਂ ਪੋਟਲੀਆਂ ਬਣਵਾਈਆਂ

ਅੱਛਾ ਹੁਣ ਵੀ ਇੱਕ ਤਰ੍ਹਾਂ ਦੇ ਤੁਹਾਡੇ guest ਹੀ ਬਣਕੇ ਆਏ ਸੀ ਹੈਨਾ ਤੁਹਾਡੇ ਚਲੋ ਠੀਕ ਆ ਅਸੀਂ ਕਹਿਣੇ ਆ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਜ਼ੇ ਤੁਹਾਡੇ guest ਆਉਦੇ ਹਾਂ ਉਹਨਾ ਦਾ ਚਾਹ ਪਾਣੀ ਦਾ lunch ਦਾ ਹੀ program ਕਰਦੇ ਹੋਵੇਗੇ ਤੁਸੀਂ ਦੇਖੋ ਜ਼ੇ lunch ਦੇ time ਆਏ ਤਾਂ ਫ਼ੇਰ ਤਾਂ ਆਪਾਂ lunch ਖਿਲਾਣਾ ਹੀ ਖਿਲਾਣਾ ਅੱਗਲੇ ਨੂੰ ਹਨਾ

ਤੇ ਜਿਵੇਂ ਹੁਣ ਸਾਡੇ ਬਾਹਰੋ ਅੰਗਰੇਜ ਆਦੇ ਹੈ

ਤੇ ਸਾਡੇ ਉਰੇ ਹੀ ਮਤਲਬ ਕੇ trust ਵਿਚੇ ਹੀ lunch ਬਣਦਾ ਫ਼ੇਰ ਉਹਨਾ ਨੂੰ ਨਾਲ ਨਾਲ ਤਾਂ ਉਹਨਾ ਨੂੰ function ਦਿਖਾਨੇ ਆ ਅਸੀਂ ਸਾਰਾ

ਤੇ ਸਾਰਾ ਕੁੱਛ ਮਤਲਬ ਕੇ ਜਿੱਥੇ ਜਿੱਥੇ ਕੰਮ ਹੁੰਦਾ ਹੈ ਸਾਡਾ ਉੱਥੇ ਅਸੀਂ ਉਹਨਾ ਨੂੰ ਸਾਰਾ ਕੁੱਛ ਦਿਖਾਣੇ ਹਾਂ ਫ਼ੇਰ ਅਸੀਂ ਉਹਨਾ ਨੂੰ lunch ਵੀ ਕਰਵਾਉਣੇ ਹਾਂ ਤੇ ਕਈ ਵਾਰ ਕਈ ਕਹਿ ਦਿੰਨੇ ਹੈ ਕੁੱਲਚੇ ਖਾਣੇ ਹੈ ਉਹ ਵੀ ਖਲਾ ਦਿੰਨੇ ਹਾਂ ਕਈ ਫ਼ੇਰ ਕਹਿ ਦਿੰਨੇ ਏ ਅਸੀਂ ਤਾਂ ਠੰਡਾ ਠੰਡਾ ਪੀਣਾ ਜਾਂ ਕੁਲਫੀਆਂ ਖਾਣੀਆਂ ਤੇ ਅਸੀਂ ਉਹ ਵੀ ਲਿਆਂ ਦਿੰਨੇ ਹਾਂ ਅਸੀਂ ਉਹਨਾ ਨੂੰ ਪੁੱਛ ਕੇ ਚੀਜ਼ ਲਿਆਣੇ ਹਾਂ ਜਿਵੇਂ ਕਿਸੇ ਨੇ ਲੱਸੀ ਪੀਣੀ ਹੋਵੇ ਜਾਂ coffee ਪੀਣੀ ਹੋਵੇ ਅਸੀਂ ਜੋ ਉਹ ਸਾਨੂੰ ਕਹਿਣੇ ਆ ਅਸੀਂ ਉਹਨਾ ਨੂੰ ਲਿਆ ਕੇ ਦਿੰਨੇ ਹਾਂ ਅੱਛਾ ਜਿਵੇਂ ਹੁਣ ਤੁਹਾਡੇ ਮੈਂ ਅਗਰ ਸੁਣਿਆ ਸੀ ਤੁਹਾਡੀ NGO ਚ ਕਹਿੰਦੇ ਕਾਫ਼ੀ ਅੰਗਰੇਜ ਆਏ ਸੀਗੇ ਬਹਾਰੋ ਜਿਵੇਂ ਉਹ ਪਹਿਲਾਂ ਆਏ ਸੀਗੇ ਉਰੇ ਅਹ ਮਤਲਬ ਦੇਖਣ ਤਾਂ ਉਹ ਆਏ ਸੀ ਇੱਕ ਤਰ੍ਹਾਂ ਦੇ ਉਹ tour ਤੇ ਆਏ ਸੀਗੇ ਉਰੇ ਉਹ ਕਿਹਾ ਕਹਿਣੇ ਹਾਂ ਪਿੰਡਾਂ ਵਿੱਚ ਵੀ ਗਏ ਸੀ ਘੁੰਮਣ ਵਾਸਤੇ ਹਨਾ ਉਹਨਾ ਨੂੰ ਅਲੱਗ ਅਲੱਗ ਤਰੀਕੇ ਦੀਆ ਚੀਜ਼ਾਂ ਦਿਖਾਈਆਂ ਗਈਆਂ ਜੋ ਚੀਜ਼ਾਂ ਦੀ ਉਹਨਾ ਨੂੰ ਨਹੀਂ ਸੀ knowledge ਉਹ ਮੈਂ ਸੁਣਿਆ ਹੈ ਵੀ ਉਹ ਤੁਹਾਨੇ ਦੱਸੀ ਏ ਤੁਹਾਨੂੰ ਉਹ ਚੀਜ਼ਾਂ ਬਾਰੇ ਪਤਾ ਸੀਗਾ ਅਹ ਮਤਲਬ ਕੇ ਬਹੁਤ ਵਧੀਆ ਲੱਗਿਆ ਵੀ ਚਲੋ ਹੈਨਾ ਵੀ ਬਾਹਰੋ ਲੋਕ ਆਏ ਤੁਹਾਡੇ ਘਰ ਇੱਕ ਤਰ੍ਹਾਂ ਦੇ ਮਿਹਮਾਨ ਬਣਕੇ ਤੁਸੀਂ ਉਹਨਾ ਨੂੰ ਪਿੰਡਾਂ ਚ ਲੈਕੇ ਗਏ ਜਾਂ ਕਹਿਣੇ ਹਾਂ ਹਰ ਇੱਕ ਚੀਜ਼ ਬਾਰੇ knowledge ਦਿੱਤੀ ਬਹੁਤ ਵਧੀਆ ਗੱਲ ਆ ਵੀ ਤੁਹਾਡੇ ਤੁਹਾਡੇ ਕੋਈ ਵੀ ਆਵੇ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਹਨਾ ਵੀ ਕਿਆ ਕਹਿਣੇ ਆ ਜਿਵੇਂ ਅਹ ਦਿੱਕਤ ਨਹੀਂ ਆਉਦੀ ਹੈਗੀ ਕੋਈ ਹੁਣ ਤੁਹਾਡੇ ਐਡਾ ਵੱਡਾ NGO ਤੁਹਾਡੇ ਉੱਥੇ artist ਹਨ ਐਨੇ ਕੰਮ ਕਰਦੇ ਨੇ ਤੁਹਾਨੂੰ ਮਤਲਬ ਕੀ ਅਲੱਗ ਅਲੱਗ ਉਹ ਇੱਕ ਅਲੱਗ ਹੀ ਬੰਦੇ ਨੂੰ ਖੁਸ਼ੀ ਜੀ feel ਹੁੰਦੀ ਆ ਜਦੋਂ ਕੋਈ ਆਪਣੇ ਘਰ ਚ ਆਉਦਾ ਇਸੇ ਤਰੀਕ਼ੇ ਨਾਲ ਤੁਹਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੋਵੇਗੀ ਜਦੋਂ ਤੁਹਾਡੇ ਕੋਈ ਨਵਾਂ guest ਆਉਦਾ ਹੋਉਗਾ ਹਨਾ ਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਇਹ ਹੁੰਦੀ ਏ ਚੱਲ ਜਿਹੜੇ ਬੱਚੇ ਕੰਮ ਕਰਦੇ ਪਏ ਹੈ ਉਹਨਾ ਦਾ ਸਮਾਨ ਵਿਕੂਗਾ ਤਾਂਹੀ ਅਸੀਂ ਅੱਗੋ ਬੱਚਿਆ ਨੂੰ ਕੰਮ ਦਊਂਗੇ ਨਾ ਸਾਨੂੰ ਤਾਂ ਖੁਸ਼ੀ ਹੁੰਦੀ ਚੱਲ ਕੋਈ ਤਾਂ ਕੁੱਛ ਤਾਂ ਖ਼ਰੀਦ ਕੇ ਲੈਕੇ ਜਾਉਗਾ

ਇਸ ਕਰਕੇ ਸਾਨੂੰ guest ਆਇਆ ਬਹੁਤ ਖੁਸ਼ੀ ਹੁੰਦੀ ਏ ਅਸੀਂ ਤਾਂ ਕਹਿੰਦੇ ਹਾਂ ਸਾਰੇ ਹੀ guest ਸਾਡਾ ਗੈਸਟਾ ਨਾਲ ਹੀ ਭਰਿਆ ਰਵੇ NGO

ਹਾਂ ਸਾਨੂੰ ਕੰਮ ਕਰਨ ਦੀ ਕੋਈ ਦਿੱਕਤ ਨਹੀਂ ਹੈਗੀ

ਹੁਣ ਜਿਹੜੇ ਮੈਂ ਹੁਣ ਆਉ ਆਏ ਸੀ Taj hotel ਚ ਅਜੇ ਮੇਰੀ display ਹੀ ਉੱਦਾਂ ਈ ਪਈ ਹੈ

ਇੱਕ ਦੁਆਰਾ ਫ਼ਿਰ ਕੋਈ ਆ ਗਿਆ ਸੀ ਲੁਧਿਆਣੇ ਤੋਂ ਕੋਈ guest ਆਇਆ ਸੀ ਉਹ ਵੀ ਸਾਰਾ ਸਮਾਨ ਦੇਖਕੇ ਗਏ ਹੈ ਉਹ ਕੁਸ਼ਨਾ ਦਾ order ਦੇਕੇ ਗਏ ਏ ਸਾਨੂੰ

ਹਾਂ ਮਤਲਬ ਕੀ ਜਿਹੜਾ ਵੀ ਕੋਈ guest ਆਉਂਦਾ ਉਹ ਕੁੱਛ ਨਾ ਕੁੱਛ ਜਾਂ ਤਾਂ ਲੈਕੇ ਜਾਉਗਾ ਜਾਂ ਸਾਨੂੰ order ਦੇਕੇ ਜਾਉਗਾ

Taj hotel ਵਾਲੇ ਤਾਂ ਦੇਖ ਕੇ ਗਏ ਹੈ ਕਹਿੰਦੇ ਪਹਿਲੇ ਅਸੀਂ ਤਾਜ hotel ਚ exhibition ਲਗਾਂਦੇ ਸੀ

ਹੁਣ ਉਹਨਾ ਦਾ ਕੋਈ ਨਵਾਂ ਮਤਲਬ ਕੇ member ਆਇਆ ਹੈ ਉਹ ਦੇਖਣ ਆਇਆ ਸੀ ਉਰੇ

ਫ਼ੇਰ ਹੁਣ ਅੱਜ ਉਹ ਉਹਨਾ ਦਾ ਕੋਈ ਨਵਾਂ member ਆਇਆ ਉਹ ਦੇਖਕੇ ਗਿਆ ਸਾਰਾ ਕੁੱਛ ਅੱਛਾ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਰੋਨਾ ਕਾਰਨ ਹੈਨਾ ਉਹ ਹੋ ਗਿਆ ਸੀ ਬੰਦ ਫ਼ੇਰ ਜਦੋਂ ਕਰੋਨਾ ਆਇਆ ਸੀ ਉਸ time ਤੁਹਾਡਾ NGO ਚੱਲਦਾ ਸੀ ਉਸ time ਵੀ ਤੁਹਾਡੇ ਘਰ guest ਆਉਦੇ ਸੀ guest ਤਾਂ ਨਹੀਂ ਹੁੰਦੇ ਸੀ ਸਾਡੇ ਉਸ time ਉਸ time ਮਤਲਬ ਕੇ ਸਾਡਾ ਖ਼ਾਲੀ ਨਹੀਂ ਹੋਇਆ ਸੀ ਬੱਸ ਅਸੀਂ ਪੰਦਰਾਂ ਕ਼ ਦਿਨ ਘਰ ਬੈਠੇ ਸੀ ਬਾਅਦ ਵਿੱਚ ਫ਼ਿਰ ਸਾਡਾ ਕੰਮ ਸ਼ੁਰੂ ਹੋ ਗਿਆ ਸੀ ਜਿਵੇਂ ਕਿਸੇ ਨੇ mask ਮਾਸਕਾਂ ਦਾ order ਆ ਗਿਆ ਸੀ PP kit ਦਾ order ਆ ਗਿਆ ਸੀ ਕਿਉਂਕਿ ਅਸੀਂ ਇੱਕ ਮਿੰਟ ਵੀ ਵਹਿਲੇ ਨਹੀਂ ਸੀ ਬੈਠੇ ਹੈਗੇ ਉਸ ਦਿਨਾਂ ਚ ਵੀ ਦਾ ਕੰਮ ਠੱਪ ਹੋ ਗਿਆ ਸਾਡਾ ਚੱਲਦਾ ਸੀ ਕਿਉਂ NGO ਸੀ ਇੱਕ ਤਾਂ ਉਹਨਾ ਕਰਕੇ PP kit ਦਾ ਬਹੁਤ order ਆਇਆ ਹੋਇਆ ਸੀ mask ਬਹਾਰੋ ਲੋਕ ਬਣਵਾਉਦੇ ਸੀ ਬਹਾਰ ਵੀ ਸਾਡਾ mask ਅਸੀਂ courier ਕਰਕੇ ਭੇਜਦੇ ਸੀ

ਉਸ time ਵੀ ਦੇਖਲੋ ਹੈਨਾ ਇਹਨਾ ਨੇ ਇੰਨੀ ਜਿਆਦਾ ਪਾਬੰਦੀ ਸੀ ਕਰੋਨਾ time ਉਸ time ਵੀ ਤੁਹਾਡੇ guest ਆਏ ਸੀ NGO ਚ ਹਨਾ order ਦੇਣ ਵਾਸਤੇ ਚਲੋ ਹਨਾ ਇੱਕ ਤਰ੍ਹਾਂ ਮੰਨਿਆ ਜਾਵੇ ਹਨਾ ਵੀ ਮਤਲਬ ਕੀ ਤੁਹਾਡੇ ਕੋਈ ਵੀ guest ਆਉਂਦਾ ਤੁਹਾਡਾ ਕੋਈ ਉਹ ਨਹੀਂ ਹੈਗੀ ਰੋਕ ਟੋਕ ਕੋਈ ਆ ਸਕਦਾ ਹਨਾ ਜ਼ੇ ਕਿਸੇ ਨੇ order ਦੇਣਾ ਹੈ ਜਾਂ ਦੇਖ ਮਤਲਬ ਇਹ ਤਾਂ ਨਹੀਂ ਹੈਗਾ ਤੁਹਾਨੂੰ ਵੀ ਕਿਹਾ ਕਹਿਣੇ ਹਾਂ ਜ਼ੇ ਬੰਦੇ ਨੇ ਸਿਰਫ਼ ਸਮਾਨ ਦੇਖਣਾ ਹੀ ਹੋਵੇ ਕੋਈ order ਨਾ ਦੇਣਾ ਹੋਵੇ ਤੁਹਾਨੂੰ ਕੋਈ problem ਤਾਂ ਨਹੀਂ ਆਉਂਦੀ ਹੈਗੀ ਨਹੀਂ ਸਾਨੂੰ ਕੋਈ problem ਨਹੀਂ ਏ ਚੱਲ ਜਦ ਆਪਾਂ ਵੀ ਦੁਕਾਨ ਤੇ ਜਾਣੇ ਹਾਂ ਕਈ ਵਾਰ ਆਪਾਂ ਕੋਈ ਚੀਜ਼ ਲੈਣ ਜਾਂਨੇ ਆ ਹਨਾ ਤੇ ਉਹ ਆਪਾਂ ਨੂੰ ਨਹੀਂ ਪਸੰਦ ਆਂਦੀ ਆਪਾਂ ਉੱਦਾਂ ਹੀ ਉੱਠ ਕੇ ਆਣੇ ਨਾ ਉਹੀ ਕੰਮ ਹੈ ਸਾਡਾ ਹੁਣ ਕਈ ਚੀਜ਼ਾਂ ਨੂੰ ਅੱਗਲਾ ਦੇਖਕੇ ਚਲੇ ਜਾਂਦਾ ਕੋਈ ਚੀਜ਼ ਨਹੀਂ ਖ਼ਰੀਦ ਦਾ ਸਾਨੂੰ ਕੋਈ ਇਤਰਾਜ਼ ਨਹੀਂ ਏ ਫ਼ਿਰ ਕੀ ਉਹ ਗਿਆ ਦੇਖਣ ਆਇਆ ਦੇਖਕੇ ਤਾਂ ਗਿਆ ਹੈ ਨਾ ਬੰਦਾ ਫ਼ੇਰ ਅੱਗੋ ਬੰਦਾ ਹਰੇਕ ਨੂੰ ਦੱਸਦਾ ਅੱਗਲਾ ਕਿਹਾ ਕਹਿੰਦਾ ਅਸੀਂ ਫ਼ੋਟੋ ਖਿੱਚ ਲਈਏ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਤੁਸੀਂ ਫ਼ੋਟੋ ਖਿੱਚ ਸਕਦੇ ਆ ਉਹ ਕਹਿੰਦੇ ਅਸੀਂ ਅੱਗੋ ਦਿਖਾਵਾਗੇ ਕੋਈ ਗੱਲ ਅੱਗੋ ਦਿਖਾਉਦੇ ਹੈ ਹਲੇ ਫ਼ੇਰ ਉਹਨਾ ਨੂੰ ਦੇਖਕੇ ਅੱਗੋ ਫ਼ੇਰ ਸਮੇ ਤੇ ਆਂਦੇ ਹੈ ਉਰੇ

ਦਿਖਾਦੇ ਗਏ ਘਰ ਜਾਕੇ ਜ਼ੇ ਤਾਂ ਪਸੰਦ ਆ ਗਿਆ ਤਾਂ ਆਪਾਂ ਲੈਜੂਗੇ ਹੈਨਾ ਪਰ ਉਹ ਵੀ ਮਨਾਂ ਕਰ ਦਿੰਦੇ ਨੇ ਫ਼ੇਰ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਹੈਨਾ ਵੀ ਕਿਆ ਕਹਿਣੇ ਹਾਂ ਵੀ ਅਸੀਂ ਫ਼ੋਟੋ ਖਿੱਚਣ ਤੇ ਵੀ ਮਨਾ ਨਹੀਂ ਕਰਦੇ ਹੈਗੇ ਫ਼ੇਰ ਵੀ ਤੁਸੀਂ ਵਧੀਆ ਗੱਲ ਆ ਤੁਹਾਡੀ

ਅਲੱਗ ਜਗ੍ਹਾ ਤੇ ਆਏ ਹਾਂ ਪਰ ਕੀ ਵਧੀਆ ਆਪਣੀ ਕਿਆ ਕਹਿਣੇ ਹਾਂ ਆਪਣੀ ਜਿਵੇਂ ਉਹ ਘਰ ਦੇ member ਉਸੀ ਤਰੀਕੇ ਨਾਲ ਤੁਸੀਂ ਉਹਨਾ ਨਾਲ ਰਹਿੰਦੇ ਹੋ ਵਧੀਆ ਗੱਲ ਏ ਹਨਾ ਹਾਂ ਇੱਦਾਂ ਹੀ ਨਾ ਅਸੀਂ ਕਿਸੇ ਦੇ exhibition ਲਾਣ ਚੱਲੇ ਗਏ ਤੇ ਸਾਡੀ ਕੋਈ sale ਨਹੀਂ ਹੋਈ ਸੀ ਉਸ time ਕਿਉ ਡਾਕਟਰਾਂ ਦੇ ਥਾਂ ਤੇ ਲਾਈ ਸੀ ਡੋਕਟਰਾਂ ਦੀਆ ਸਾਰੀਆਂ ਚੀਜ਼ਾਂ ਸੀ ਉੱਥੇ ਮਤਲਬ ਕੇ ਇਹ ਫਲਕਾਰੀ ਫੁੱਲਕਾਰੀ ਦਾ ਕੁੱਛ ਨਹੀਂ ਸੀਗਾ ਤੇ ਅਸੀਂ ਲਾਣ ਚਲੇ ਗਏ ਤੇ ਇੱਕ doctor ਬੈਠਾ ਸੀ ਉੱਥੇ ਕਹਿੰਦੇ ਮੈਂ ਤਾਂ ਹੈਰਾਨ ਆ ਤੁਹਾਡਾ ਕੁੱਛ sale ਨਹੀਂ ਹੋਇਆ ਤਾਂ ਵੀ ਤੁਸੀਂ ਖ਼ੁਸ਼ ਫਿਰਦੇ ਹੈ ਪੰਜਾਬੀ ਲੋਕ ਐਨਾ ਖ਼ੁਸ਼ ਕਾਤੇ ਰਹਿੰਦੇ ਹੈ ਤੇ ਅਸੀਂ ਕਿਹਾ ਅਸੀਂ ਖ਼ੁਸ਼ ਹੀ ਰਹਿੰਦੇ ਆ ਕਹਿੰਦਾ ਤੁਹਾਨੂੰ ਦੇਖਕੇ ਤਾਂ ਮੈਨੂੰ ਵੀ ਖੁਸ਼ੀ ਜੀ ਹੁੰਦੀ ਪਈ ਏ ਇਹਨਾ ਨੂੰ ਕੁੱਛ sale ਨਹੀਂ ਹੋਇਆ ਤਾਂ ਵੀ ਇਹ ਖ਼ੁਸ਼ ਹੈ ਅਸੀਂ ਕਿਉ ਨਹੀਂ ਖ਼ੁਸ਼ ਰਹੇ ਸਕਦੇ ਹਮ ਸਹੀ ਗੱਲ ਆ ਚਲੋਂ ਵਧੀਆ ਗੱਲ ਆ ਤੁਸੀਂ ਗੈਸਟਾ ਤੇ ਆਏ ਤੇ ਵਧੀਆ ਖੁਸ਼ੀ ਜਿਹੀ feel ਹੁੰਦੀ ਏ ਨਾ

ਅਸੀਂ ਤਾਂ ਮਤਲਬ ਕੇ ਦੂਜਿਆ ਨੂੰ ਵੀ ਖ਼ੁਸ਼ ਕਰ ਦਿੰਨੇ ਹਾਂ

ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਵੇਂ ਓਂ ਬੱਸ ਵਧੀਆਂ ਠੀਕ ਠਾਕ ਤੁਸੀਂ ਸੁਣਾਓ

ਮੈਂ ਨਾ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਜਿਵੇਂ ਹੁਣੇ ਹੁਣੇ ਹੋਲੀ ਦਾ ਤਿਉਹਾਰ ਲੰਗਿਆ

ਤਾਂ ਤੁਸੀਂ share ਕਰੋਗੇ ਕਿ ਤੁਸੀਂ ਕਿੱਦਾਂ ਅਹ ਹੋਲੀ ਮਨਾਈ ਹੈਗੀ ਏ ਅਸੀਂ ਤਾਂ ਬਹੁਤ ਵਧੀਆ ਮਨਾਈ ਹੋਲੀ

ਬਹੁਤ ਖੁਸ਼ੀ ਨਾਲ ਸਾਡੇ ਮਹੱਲੇ ਚ ਤਾਂ ਰੋਣਕ ਹੀ ਬੜੀ ਸੀਗੀ ਹੋਲੀ ਦੀ

ਇਸ ਤਰ੍ਹਾ ਮਲਕੀ ਹੋਲੀ ਮਨਾਈ ਅਸੀਂ ਤਾਂ

ਤੇ ਇਹਨੂੰ ਹੋਲੀ ਦੇ ਤਿਉਹਾਰ ਨੂੰ ਕੀ ਮੰਨਿਆ ਜਾਂਦਾ ਹੈਗਾ ਹੋਲੀ ਦੇ ਤਿਉਹਾਰ ਨੂੰ ਮਲਕੀ ਖੁਸ਼ੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈਗਾ ਮਲਕੀ ਜੇ ਆਪਣੇ ਕਿਸੇ ਨਾਲ ਗਿਲੇ ਸ਼ਿਖਵੇਂ ਵੀ ਹੈਗੇ ਆ ਆਸ ਪੜੋਸ ਚ

ਇੱਕ ਦੁੱਜੇ ਦੇ ਗਲੇ ਮਿਲੋ ਖੁਸ਼ੀਆਂ ਨਾਲ ਰੰਗ ਲਾਓ ਵੀ ਜਿਹੜੇ ਗਿਲੇ ਸ਼ਿਖਵੇਂ ਦੂਰ ਹੋ ਜਾਣ ਅਹ ਇਹ ਵੀ ਇੱਕ ਹੁੰਦਾ ਹੈਗਾ

ਜਿਹੜੀ ਰੁਸਵਾਈ ਲੜਾਈ ਕੋਈ ਝਗੜਾ ਖਤਮ ਹੋ ਜਾਂਦਾ ਹੈਗਾ

ਇੱਕ ਮੈਂ ਨਾ ਯਾਰ ਮਲਕੀ ਕੋਈ ਹੋਲੀ ਦੇ ਖੇਡਣ ਸਮੇਂ ਕੁਝ ਸਾਵਧਾਨੀਆਂ ਵਰਤੋਂ ਤਾਂ ਇਹ ਖੁਸ਼ੀ ਨਾਲ ਖੇਡੀਆਂ ਜਾ ਸਕਦੀਆਂ ਨੇ

ਹੁੰਦਾ ਵੀ ਜਿਹੜੇ ਸਾਵਧਾਨੀਆਂ ਨਹੀਂ ਵਰਤਦੇ ਹੈਗੇ ਫੇਰ ਥੋੜਾ ਜਾ ਹੋ ਜਾਂਦਾ ਏ

ਜਿਸ ਤਰ੍ਹਾਂ ਆਪਾਂ ਹੋਲੀ ਖੇਡਦੇ ਧਿਆਨ ਰੱਖੀਏ ਆਪਾਂ ਰਸੋਈ ਘਰ ਵਿੱਚ ਹਾਂ

ਖਾਣ ਪੀਣ ਵਾਲੀਆਂ ਚੀਜ਼ਾਂ ਪਈਆਂ ਹੁੰਦੀਆਂ

ਦੁਰ ਜਾ ਕੇ ਅਹ ਹੋਲੀ ਖੇਡੋ

ਹਾਂਜੀ ਹਾਂਜੀ ਇੱਕ ਇਹ ਜਿਵੇਂ ਪੱਕੇ ਫਰਸ਼ ਹੁੰਦੇ ਨੇ ਆਪਣੇ ਅੱਜ ਕੱਲ ਤਾਂ ਵੈਸੇ ਹੁਣ ਸਾਰਿਆ ਦੇ ਪੱਕੇ ਹੋ ਗਏ ਨੇ

ਫਰਸ਼ ਪੱਥਰ ਲੱਗੇ ਹੁੰਦੇ ਨੇ ਤਿਲਸਨ ਦਾ ਡਰ ਲੱਗਦਾ ਇੱਥੇ ਵੀ ਸੁੱਕੇ ਰੰਗਾਂ ਨਾਲ ਖੇਡਣਾ ਪਾਣੀ ਨੀ ਪਾਣੀ ਨਾਲ ਨਹੀਂ ਖੇਡਣਾ ਆਪਣੇ ਘਰ ਤੋ ਬਾਅਦ ਵਿਹੜਿਆਂ ਚ ਖੇਡੋ

ਲੱਗਣ ਦਾ ਡਰ ਰਹਿੰਦਾ ਫੇਰ ਇਹ ਰੰਗ ਵਿੱਚ ਭੰਗ ਪਾਣ ਵਾਲਾ ਕੰਮ ਹੋ ਜਾਂਦਾ ਹੈਗਾ

ਵੀ ਇਹ ਚੀਜ ਦਾ ਵੀ ਹੋ ਜਾਂਦਾ ਵੀ ਆਪਾਂ ਮਤਲਬ ਕੀ ਧਿਆਨ ਰੱਖਣਾ ਹੈਗਾ

ਦੁੱਜਾ ਇਹ ਵੀ ਹੋ ਜਾਂਦਾ ਜਦੋਂ ਆਪਾਂ ਹੋਲੀ ਖੇਡਦੇ ਹਾਂ ਤਾਂ ਆਪਣੇ ਸ਼ਰੀਰ ਤੇ ਚਹੀਰੇ ਤੇ ਦਾਗ ਪੈ ਜਾਂਦੇ ਰੰਗ ਪੱਕੇ ਹੁੰਦੇ ਨੇ ਹਾਂ ਰੰਗ ਕਈ ਤਰ੍ਹਾਂ ਦੇ ਚੱਲ ਰਹੇ ਕੁੱਝ chemical ਵਾਲੇ ਵੀ ਨੇ ਕੁੱਝ ਇੰਨੇ ਪੱਕੇ ਰੰਗ ਹੁੰਦੇ ਨੇ ਕੇ ਉਤਰਦੇ ਹੀ ਨੀ ਦਾਗ ਕਿੰਨੀ ਕਿੰਨੀ ਕੱਪੜਿਆਂ ਤੇ ਤਾਂ ਖ਼ਾਸ ਕਰਕੇ ਹੋਲੀ ਦੇ ਰੰਗਾਂ ਦੇ ਜਿਹੜੇ ਦਾਗ ਨੇ ਨਹੀਂ ਨਿਕਲਦੇ ਕੁੱਝ ਰੰਗ ਬੜੇ ਕੱਚੇ ਨੇ ਕੇ ਅਹ easily ਸਾਫ਼ ਹੋ ਜਾਂਦੇ

ਵੈਸੇ ਤਾਂ ਹੋਲੀ ਖੇਡਣੀ ਚਾਹੀਦੀ ਏ ਮਤਲਬ ਕੀ ਰੰਗ ਸੁੱਕਾ ਗੁਲਾਲ ਹੁੰਦੇ ਨੇ ਜਿਹੜੇ

ਕੱਚੇ ਹੁੰਦੇ ਨੇ ਉਹਨਾ ਨਾਲ ਖੇਲਣੀ ਸਭ ਤੋਂ ਵਧੀਆਂ ਰਹਿੰਦੀ ਹੈਗੀ ਏ ਵੀ ਪੱਕੇ ਰੰਗ ਨਾ ਲੋ

ਨਹੀਂ ਬਾਅਦ ਵਿੱਚ ਕੋਈ party ਵਗੈਰਾ ਵਾਲੇ ਨਹੀਂ ਪਾਨੇ ਚਾਹੀਦੇ ਜਿਹੜੇ ਆਪਾਂ ਘਰ daily ਪਾਂਦੇ ਹਾਂ ਉਹ ਲੈ ਲੋ ਦੂਸਰਾ ਆਪਣੇ ਜਿਵੇਂ face ਤੇ ਹੈਗਾ ਚਿਹਰੇ ਤੇ ਕੋਈ ਸਰੋਂ ਦਾ ਤੇਲ ਤੇ ਵਾਲਾ ਵਿੱਚ ਵੀ ਤੇਲ ਲਾ ਲਵੋ ਇਸ ਨਾਲ ਵੀ ਸਿਰ ਛੇਤੀ ਸਾਫ਼ ਹੋ ਜਾਂਦਾ ਸੁੱਕੇ ਵਾਲਾਂ ਵਿੱਚੋ ਰੰਗ ਨਹੀਂ ਨਿਕਲਦਾ ਹਾਂ ਫੇਰ ਤੁਹਾਡੀ skin ਨੂੰ ਫੇਰ ਬਾਅਦ ਵਿੱਚ ਕੋਈ ਮੁਸ਼ਕਿਲ

ਧੱਬੇ ਤੋਂ ਕਈ ਵਾਰੀ ਕਿਸੇ ਨੂੰ allergy ਹੁੰਦੀ ਏ skin ਦੀ ਹਨਾ ਉਹਦੇ ਤੋਂ ਬਚਾ ਰਹਿੰਦਾ ਜੇ ਤੁਸੀਂ ਪਹਿਲਾਂ ਹੀ ਕੋਈ lotion ਵਗੇਰਾ ਜਾ ਤੇਲ ਵਗੇਰਾ ਲਗਾ ਲਿੰਦੇ ਓ

ਤਾਂਹੀ ਏ ਨਾ ਫੇਰ ਉਹ ਜੇ ਚਿਹਰੇ ਤੇ ਮਤਲਬ ਕਿ ਰੰਗ ਲੱਗਿਆ ਰਹਿ ਜਾਵੇ ਫੇਰ ਆਪਾਂ ਨੂੰ ਉਸ ਦਿਨ ਤਾਂ ਚੱਲਣਾ ਹੀ ਹੁੰਦਾ ਦੂਸਰੇ ਦਿਨ ਆਪਾਂ ਬਾਹਰ ਨਿਕਲਦੇ ਹਾਂ ਤਾਂ ਆਪਾਂ ਨੂੰ ਥੋੜੀ ਜਿਹੀ ਸ਼ਰਮਿੰਦਗੀ ਹੁੰਦੀ ਵੀ ਆਹ ਕਿ ਲੱਗਿਆ ਆਹ ਕਿ ਲੱਗੀਆ ਇਸ ਕਰਕੇ ਵੀ ਪਹਿਲਾਂ ਹੀ ਸ਼ਰੀਰ ਤੇ ਚਿਹਰੇ ਤੇ cream ਜਾਂ ਤੇਲ ਇਹਨਾ ਦੇ ਚੀਜ਼ਾਂ ਦੀ ਲਗਾ ਲੈਣੀ ਚਾਹੀਦੀ ਹੈਗੀ ਏ

ਹਾਂ ਦੂਸਰਾ ਬੱਚਿਆਂ ਨੂੰ ਵੀ ਰੋਕਣਾ ਚਾਹੀਦਾ ਹੈ ਕਿ ਪਾਣੀ ਨਾਲ ਨਾ ਖੇਡਣ ਜਿਵੇਂ ਗੁਬਾਰੇ ਇੱਕ ਦੁੱਜੇ ਤੇ ਸਿੱਟਦੇ ਨੇ

ਪਿਚਕਾਰੀਆਂ ਮਾਰਦੇ ਨੇ ਮਤਲਬ ਕੀ ਇਹ ਏ ਵੀ ਜੇ ਗੁਬਾਰਾ ਕਿਸੇ ਦੇ ਕੰਨ ਵਿੱਚ ਲੱਗ ਜਾਵੇ ਤਾਂ ਕੰਨ ਵਿੱਚ ਪਾਣੀ ਪੈ ਜਾਂਦਾ ਅੱਖ ਵਿੱਚ ਪੈ ਜਾਵੇ ਤਾਂ ਇਹ ਵੀ ਕਾਫ਼ੀ ਨੁਕਸਾਨ ਦਿੰਦਾ ਹੋ ਜਾਂਦਾ

ਛੋਟੇ ਬੱਚਿਆਂ ਦੀ ਥੋੜੀ ਜਿਹੀ ਰਾਖੀ ਰੱਖਣੀ ਪੈਂਦੀ ਏ

ਵੀ ਇਸ ਕਰਕੇ ਗੁਬਾਰਿਆਂ ਦੀ ਥਾਂ ਮਤਲਬ ਕੀ ਪਿਚਕਾਰੀ ਨਾਲ ਖੇਲਣ ਤਾਂ best ਰਹਿੰਦਾ ਰਹਿੰਦਾ ਹੈਗਾ ਬਾਜਾਰ ਦੇ ਵਿੱਚ ਬਥੇਰਾ ਕੁੱਝ ਮਿਲ ਜਾਂਦਾ ਇਹ ਰੰਗਾਂ ਦੀਆਂ ਪਿਚਕਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਹਨਾ

ਤਾਂ ਇਸ ਕਰਕੇ ਕੁੱਝ ਵੀ ਜੇ ਸਾਵਧਾਨੀਆਂ ਨਾਲ ਖੇਡੋ ਤਾਂ ਫੇਰ ਕੋਈ ਨੁਕਸਾਨ ਵੀ ਨਹੀਂ ਹੁੰਦਾ ਬਚਾਓ ਹੋ ਜਾਂਦਾ ਹੈ ਤੇ ਆਪਣਾ ਤਿਉਹਾਰ ਖੁਸ਼ੀ ਖੁਸ਼ੀ ਮਤਲਬ ਕੀ

ਜਾ ਸਕਦਾ ਹੈਗਾ ਤੇ ਬਾਕੀ ਘਰ ਵਿੱਚ ਹੁੰਦੀਆਂ ਅੱਜਕਲ ਕੋਈ ਮਿੱਠਾ ਬਣਾਦੇ ਆ ਠੰਡਾਈ ਬਾਕੀ ਜਿਨੂੰ ਜੋ ਪਸੰਦ ਹੋਵੇ

ਕਈ ਤਾਂ ਦਿਵਾਲੀ ਦਿਨ special ਢੋਲੀ ਬਲਾਉਂਦੇ ਨੇ ਨਾਲ ਠੰਡਈ ਬਣਾਕੇ ਲੈਂਦੇ

ਢੋਲ ਬਜਾਕੇ ਸ਼ੁਰੁਆਤ

ਫੇਰ ਉਹ ਮਹੱਲੇ ਮਹੱਲੇ ਵਿੱਚ ਜਾਕੇ ਜਿਵੇਂ ਆਪਣੇ ਹੁਣ ਕੋਈ ਸਹੇਲੀ ਜਾਂ ਦੋਸਤ ਮੁੰਡਿਆਂ ਦੇ ਹੋ ਗਏ ਮੁੰਡੇ ਆਪਣੇ ਦੋਸਤਾਂ ਕੋਲ ਜਾਣਗੇ ਕੁੜੀ ਆਪਣੀ ਸਹੇਲੀ ਕੋਲ ਬੱਚੇ ਆਪਸ ਵਿੱਚ ਲੱਗੇ ਹੀ ਰਹਿੰਦੇ ਨੇ

ਸਾਰਾ ਹੋ ਗਿਆ ਤੇ special ਚਾਚੇ ਤਾਇਆਂ ਦੇ ਘਰ ਜਰੂਰ ਜਾਣਗੇ ਪੈਰਾਂ ਹੱਥ ਲਾ ਕੇ ਕਈ ਜਿਹੜੇ ਆਪਣੇ ਬਜੁਰਗ ਨੇ ਆਪਾਂ ਨੂੰ ਟਿੱਕਾ ਵੀ ਲਾਕੇ ਮਨਾ ਲਿੰਦੇ ਹਾਂ ਵੀ ਨਹੀਂ ਰੰਗ ਲਗਵਾਉਂਦੇ ਇੱਕ ਮੱਥੇ ਤੇ ਤਿਲਕ ਲਗਾ ਦੋ ਵੀ ਇਸ ਤਰ੍ਹਾਂ ਤਿਉਹਾਰ ਵੀ ਮਨਾਇਆ ਜਾ ਸਕਦਾ ਤੇ ਅਗਲੇ ਵੀ ਖੁਸ਼ ਹੋ ਜਾਂਦੇ ਨੇ ਜਰੂਰੀ ਨਹੀਂ ਹੈਗਾ ਵੀ ਤੁਸੀਂ ਬਹੁਤ ਸਾਰੇ ਰੰਗ ਉਡਾ ਕੇ ਹੀ ਹੋਲੀ ਮਨਾਨੀ ਏ ਵੀ ਥੋੜਾ ਜਾ ਤਿਲਕ ਲੈਕੇ ਵੀ ਤੁਸੀਂ ਲਗਾ ਦੋਗੇ ਤਾਂ ਅੱਗਲਾ ਉੰਨੇ ਦੇ ਵਿੱਚ ਵੀ ਖੁਸ਼ ਹੋ ਜਾਂਦਾ ਕਿ ਹਾਂ ਮੈਨੇ ਹੋਲੀ

ਹੁਣ ਕਈ ਹੋਲੀ ਤੇ special ਮੱਥਾ ਵੀ ਟੇਕਦੇ ਨੇ

ਉਹ ਆਪਣਾ ਆਪਣਾ ਪਰਿਵਾਰ ਦਾ ਜਿਵੇਂ ਕੋਈ ਅਸੂਲ ਬਣੇ ਹੋਏ ਨੇ

ਤਰੀਕੇ ਨਾਲ ਹਰ ਕੋਈ ਆਪਣੇ ਕਰਦਾ ਫਿਰ ਹਰ ਕੋਈ ਮੰਨਤ ਪੂਰੀ ਹਨਾ

ਤੇ ਹੁਣ ਕਈਆਂ ਦੇ ਤਾਂ ਹੁੰਦਾ ਵੀ ਹੋਲੀਕਾ ਮਾਤਾ ਦਾ ਮੱਥਾ ਟੇਕਦੇ ਆਂ ਮਿੱਠੀਆਂ ਰੋਟੀਆਂ ਪਕਾਂਦੇ ਆਂ

ਮਿਠੀਆਂ ਰੋਟੀਆਂ ਇਹ ਜਰੂਰੀ ਹੁੰਦੀਆਂ ਨੇ ਉਸ ਦਿਨ ਬਣਾਨੀਆਂ